ਸਗੋਂ ਹੁਣ ਮੈਂ ਕਹਿਣ ਡਈ ਮੈਂ ਕਿਹਾ ਕਿਸੇ ਦਿਨ ਜਾਨੀ ਆ, ਆਹੋ ਆਈਓ। . ਆਪ ਵੀ ਨਈਂ ਆਈ ਵੀ ਓਦਾਂ ਮਾਹੌਲ ਮਿਲ ਗਿਆ। ਹਾਂ

ਮੁੰਡਾ ਤੇ ਠੀਕ। ਠੀਕ ਠਾਕ ਜੇ ਸਾਰੇ।

ਠੀਕ ਈ ਚਾਹੀਦਾ। ਸਬਜ਼ੀ ਪਾਣੀ ਬਣਾ ਲਈਏ। ਨਾ ਬਣਾਉਣੀ ਅਜੇ।

ਉਹ ਬਥੇਰਾ ਟਾਈਮ ਪਿਆ। ਆਹ।

ਮੁੜ ਕੇ ਚੱਲ ਇੱਥੋਂ ਉਨ੍ਹਾਂ ਦੇ ਘਰ ਘਰ ਚੱਲ ਜਾਂਗੇ। ਆਹ ਜਾਈ ਦਾ ਵਾ ਅੱਜ ਰਾਤੀਂ ਵੀ ਆਇਆਂ ਲੇਟ ਈ ਪਰਸੋਂ ਵੀ ਲੇਟ ਆਏ ਹਾਂ।

ਲੇਟ ਕਿੰਨੀ ਆਈਂ ਫੇਰ ਤੇ ਫਿਰ ਆ ਕੇ ਸੋਣਾ ਕਿਹੜੇ ਵੇਲੇ? ਹੁੰਦਾ। ਆਹ ਆਪਣਾ ਟੱਬਰ ਹੁਣ ਜਾਣਾ ਪੈਂਦਾ ਹੁਣ ਆਪਣੇ ਜੀਅ ਉਹ ਕਿਹੜੇ ਬੇਗ਼ਾਨੇ। ਸਵੇਰ ਦੀ ਹੁਣ ਸਵੇਰ ਦੀ ਕੰਮ ਲੱਗੀ ਆਂ ਗੀ। ਕਦੀ ਕੱਪੜੇ ਧੋ, ਕਦੀ ਆ ਕਰ ਕਦੀ ਆ। ਲੱਤਾਂ,

ਸਾਰੇ ਕੰਮ ਨਾਲ ਈ ਵਿਚੇ ਈ ਸਬਜ਼ੀ ਵੀ ਮੁੜ ਕੇ ਬਣਾਈ। ਹਾਂ ਏਦਾਂ ਈ ਆ ਤੇ। ਹੁਣ ਰੋਟੀ ਖਾ ਕੇ ਤੇ ਮੈਂ ਕਿਹਾ ਚੱਲ ਲੰਮੇ ਪੈਨੀ ਆ ਘੜੀ। ਹੋਰ ਪੰਮੋ ਕੀ ਹਾਲ ਵਾ।

ਹੋਰ ਸੁਣਾ ਘਰ ਦਾ ਠੀਕ ਠਾਕ?

ਠੀਕ ਠੀਕ ਠੀਕ। ਠੀਕ ਏ ਠੀਕ ਠੀਕ ਠੀਕ।

ਤੇ ਚਾਲੀ ਹਜਾਰ ਰੁਪਏ ਖੜਕ ਸਿੰਘ ਨੂੰ ਦੇ ਕੇ ਉਹ car ਚ ਬਾਈ ਕੇ ਚਲਾ ਗਿਆ governor car ਚ ਬਾਈ ਕੇ ਗਯਾ inspector ਤੇ ਥਾਣੇਦਾਰ ਰੰਧਾਵੇ ਤੇ ਲੋਟ ਲੈਕੇ ਚਲੇ ਗਏ

ਉਹ ਸਾਰੇ ਦਿਨ ਬਾਹਰ ਘੁੰਮਦਾ ਰਿਹਾ ਫੇਰ ਰਾਤ ਨੂੰ ਆਕੇ ਰੁਫੂ ਕੋਲ ਸੌ ਜਾਂਦਾ ਹੈ, ਉਹ ਜਿੰਦਰ ਜਾਂਦਾ ਲੋਕ ਓਹਨੂੰ ਸਲਾਮ ਕਰਦੇ ਹਨ ਕਾਂਡ ਉਣਾਤੀਵਾ ਇਕ ਸ਼ਾਮ ਨੂੰ ਮਿਆਣੀ ਤੋਂ ਨਿਹਾਲਗੜ੍ਹ ਕਾਰਤਾਰਕੌਰ ਦੇ ਕਰ ਆਏ ਪਿੱਛਲੇ ਸਿੱਧਾ ਦਸ ਦੀਨਾ ਤੋਂ ਕਲਾਂ ਜਲੰਧਰ ਜਾ ਰਿਹਾ ਸੀ ਸਿੱਧਾ ਮਿਆਣੀ ਆ ਰਿਹਾ ਸੀ ਰੁਫੂ ਕੋਲ ਸ਼ਾਮ ਓਨੇ ਕਾਰਤਾਰਕੌਰ ਦੇ ਘਰ ਓਨੇ ਰੋਟੀ ਖਾਣੀ ਸੀ

ਲਸਮ ਦਾ ਪੁਖਾ ਤੇ ਵਿਚਆਂ ਹਰੀਆਂ ਮਿਰਚਾਂ ਦਾ ਦੇਸੀ ਕੀਯੋ ਨਾਲ ਤੜਕਾ ਲਾਇਆ ਸੀ ਨਾਲ ਅੰਬ ਦਾ ਖਤਾ ਅਚਾਰ ਸੀ, ਡਾਹੀ ਇਸ ਤੋਂ ਅਲੱਗ ਸੀ ਇਹ ਚਾਚੇ ਦਾ ਪਸੰਦੀਦਾ ਖਾਣਾ ਸਾਰੇ ਅੰਦਰ ਬੈਠ ਕੇ ਦਾਰੂ ਪੀਂਦੇ ਰਹੇ ਤੇ ਮਾਸ ਸੋਫਨ ਖਾਂਦੇ ਰਹੇ ਤੇ ਜਾਂ ਤੋਂ ਪਹਿਲਾ ਚਾਚੇ ਨੇ ਆਪਣੀ ਗਰਮ jacket ਅੰਦਰ ਹੇਠ ਪਾਕੇ ਕੁਛ ਕਾਗਜ ਕੱਢੇ ਤੇ ਮੁਸਕਾਨ ਨਾਲ ਹੇਠ ਵਧਾ ਕੇ ਬੋਲਿਆ ਚਾਰ ਮੁਰੱਬੇ ਜ਼ਮੀਨ ਦੀ ਕਾਕਜ ਏਨਾ ਵਿਚ ਮੇਰੇ ਵਲੋਂ ਤੇਰੇ ਨਾ ਮੁਹਕਤੀਯਰਨਾਮਾ ਆਮ ਨਹੀਂ ਏ ਸੋ ਚਾਹੇ ਏ ਜਮੀਨ ਵੇਚ ਸੱਕਦਾ ਤੋਂ ਹੋਣ ਚਾਰ ਮੁਰੱਬਿਆਂ ਦਾ ਮਾਲਿਕ ਯੇਨ ਮੈਂ ਤੇਰੇ ਵਿਆਹ ਉਤੇ ਕੁਸ਼ ਨਹੀ ਸੀ ਦਿਤਾ ਇਹ ਮੇਰੇ ਵਲੋਂ ਤੈਨੂੰ ਤੇ ਤੇਰੀ ਵੋਹਟੀ ਨੂੰ ਤੇਰੇ ਘਰੋਂ ਹਵੇਲੀ ਆਯਾ ਚਿੱਟੀ ਘੋੜੀ ਤੇ ਬੈਠਾ ਮੁਸਤਾਹਕ ਓਦੇ ਨਾਲ ਸੀ ਉਦੋਂ ਮੁਸਤਾਹਕ ਸੀ ਓਦੋ ਮੁਸਤਾਹਕ ਸਿੰਘ ਮੜੀਦੇ ਕੋਲ ਜਾਕੇ ਘੋੜੀ ਤੇ ਜਾਕੇ ਉਤਰਿਆ ਮੜੀ ਕੋਲ ਜਾਕੇ ਉਸਨੇ ਮੋਮਬੱਤੀ ਤੇ ਮਾਚਿਸ ਜੇਬ੍ਹ ਚ ਕਾਦੀਆਂ ਤੇ ਮੋਮਬੱਤੀ ਬਾਲ ਕ ਬੋਲਿਆ ਲੈ ਵੀ ਸਿਯੋ ਮੈਂ ਚਲਦਾ ਹਾਂ, ਮੈਂ ਦੂਜੀ ਵਰ ਤੇਰੀ ਮੜੀ ਦੇਣ ਵਸਤੇ ਅਯਾਂ ਵਾ ਤੇ ਮੈਂ ਜਿਹੜਾ ਤੇਰੇ ਨਾਲ ਵਾਅਦਾ ਕੀਤਾ ਸੀ ਪੂਰਾ ਹੋ ਗਯਾ ਹੈ ਤੇਰਾ ਕਾਤਿਲ ਮੈਂ ਮਾਰ ਮੁਕਾਇਆ ਹੈ, ਚਾਰ ਮੁਰੱਬੇ ਤੇਰੇ ਪੁੱਤਰ ਨੂੰ ਦਿਤੇ, ਤੇਰੇ ਸਾਰੇ ਨਿਯੋਨਦੇ ਮੁਕਾ ਦਿਤੇ, ਹੁਣ ਕਦੇ ਮੁਲਾਕਾਤ ਨਹੀਂ ਹੋਏਗੀ ਰੱਬ ਰਾਖਾ

ਓਨੇ bottle ਰੋਪ ਨੂੰ ਫੜਾਇ, ਤੇ ਫੇਰ ਲੱਕ ਨਾਲ ਦੂਜਿਆ ਦੋ ਥੈਲੀਆਂ ਖੋਲ ਕੇ ਉਲੱਦ ਦਿੱਤੀਆਂ ਚਾਲੀ ਹਾਜਰ ਰੁਪਏ ਦੇ ਨੋਟ ਨੂੰ ਰੂਪੋ ਦੇ ਪੈਰਾ ਹੇਠ ਖਿਲਾਰ ਗਏ ਚਾਚੇ ਨੇ ਇਕ ਨੋਟ ਚੁੱਕਿਆ ਤੇ jacket ਦੇ ਅੰਦਲੈ ਬੋਜੇ ਚ ਰੱਖ ਲਿਆ ਸੋ ਕਟ ਚਾਲੀ ਹਾਜ਼ਰ ਰੁਪਏ ਤੇਰੇ ਲਈ

ਏ ਉਦੇ ਕੋਲ ਲੈ ਲਾਇ ਅਗੇ ਪਿੱਛੇ ਜਾਨ ਲਯੀ ਕਾਮ ਆਏ ਗੀ ਤੇ ਮੇਰਾ ਨਾ ਖੜਕ ਸਿੰਘ ਨਹੀਂ ਮੋਹਮਦ ਸ਼ਾਫੀਏ ਸ਼ਫ਼ੀਯਾ ਹੱਥ ਬਨ ਖਲੋਤੀ, ਰੂਪਮਤੀ ਦੇ ਲਾਲ ਬੁਲਾ ਚ ਇੰਝ ਲਫ਼ਜ ਨਿਕਲਿਆ ਜਿਵੇ ਇਕ ਅਵਤਾਰ ਦਾ ਨਾਮ ਹੋਵੇ ਤੇ ਉਹ ਪੁਜਾਰਨ ਹੋਵੇ ਪੁਲਿਸ ਦੇ ਲੋਕ ਮੈਨੂੰ ਖੜਕ ਸਿੰਘ ਡਾਕੂ ਸਮਝਦੇ ਨੇ ਕਿਯੋਕੀ ਮੈਂ ਚਾਰ ਡਾਕੂ ਮਾਰੇ ਨੇ ਤੇ ਡਾਕੂ ਮਾਰਨ ਕਾਰਨ ਮੈਨੂੰ ਵੀ ਡਾਕੂ ਤੇ ਇਕ ਮੁਰੱਬਾ ਜਮੀਨ ਤੇ ਦਸ ਹਾਜ਼ਰ ਮਿਲਿਆ ਏਨੀ ਵਾਦ ਰਕਮ ਮਿਲੀ ਪਇ ਕੁਸ਼ ਕੋਸ਼ ਤਿਹਾਰ ਡਾਕੂ ਮੰਜਾ ਕਿਥੇ ਮਨੁ ਨੀਂਦਰ ਆ ਰਹੀ ਥੋੜੀ ਦੇਰ

ਰੂਪੋ ਸਹਾਰਾ ਦੇਕੇ ਚਾਚੇ ਨੂੰ ਨੋਟਾਂ ਉਤੋਂ ਦੀ bedroom ਚ ਲ ਆ ਗਈ ਕੱਪੜੇ ਉਤਾਰਨ ਲੱਗ ਪਾਏ ਤੇ ਰੂਪੋ ਭੱਜ ਕੇ ਨ ਚੁਗਣ ਲਗ ਪਈ, ਇਕ ਸੋ ਘੱਟ ਚਾਲੀ ਹਜਾਰ ਰੁਪਈਆ ਓਹਦੀਆਂ ਉਂਗਲੀਆਂ ਕਮਬੰ ਲੱਗ ਪਾਇਆ ਓਨੇ ਕੰਬਦੀਆਂ ਉਂਗਲੀਆਂ ਨਾਲ ਨੋਟ ਥਾਈਆਂ ਚ ਪਾਏ ਬਾਰ ਤੇ ਅੰਦਰ ਦੇ ਬੂਹੇ ਬੰਦ ਕੀਤੇ ਘਰ ਦੇ ਨੁੱਕਰੀ ਇੱਕ ਲਕਸ਼ਮੀ ਦੇ ਬੁੱਤ ਨੂੰ ਪ੍ਰਨਾਮ ਕੀਤਾ ਫੇਰ bedroom ਚ ਜਾ ਕੇ ਥੈਲੀਆਂ ਮੰਜੇ ਦੇ ਸਰਾਣੇ ਦੇ ਥੱਲੇ ਰੱਖਿਆ ਤੇ ਗਰਮ ਚਾਦਰ ਪਰਾ ਸੁੱਟ ਕ ਉਹ ਸਾੜੀ ਉਤਾਰਨ ਲੱਗ ਪਈ ਦੇ ਬੱਲਬ ਦੀ ਰਾਤੀ ਚਾਨਣ ਰਾਤੀ ਚਾਨਣ ਵਿਚ ਓਹਦਾ ਮਲੁਖ ਸੁੰਦਰ ਸਰੀਰ ਵਾਸ਼ਨਾ ਦਿੰਦਾ

ਰਾਮਦੀ ਰੂਪੋ ਨੂੰ ਰੱਬ ਰਾਖਾ ਕਹਿ ਕੇ ਵਿਧਾ ਹੋਇਆ

ਚਾਚਾ ਤੇ ਗੁਰਮੇਲ ਸਾਰਾ ਦਿਨ ਜਲੰਧਰ ਤੇ ਗੁਰਦਾਸਪੁਰ ਫਿਰ ਤੁਰ ਕ ਸ਼ਾਮੀ, ਠਾਕੁਰਪੁਰ ਸਿੱਧੂ ਸੁਹਾ ਸਿੰਘ ਦੀ ਹਵੇਲੀ ਆ ਗਏ, ਤੇ ਦਾਰੂ ਦੀ ਅੱਧੀ ਅੱਧੀ ਸ਼ੀਸ਼ੀ ਪੀ ਕੇ, ਤੇ ਟਿਕੜ ਖਾ ਕ ਸੋਂ ਗਏ ਗੁਰਮੇਲ ਓਹਨੂੰ ਨੂੰ ਘਰ ਉਤਾਰਨ ਆਯਾ ਸੀ ਓਹਨੂੰ ਪਤਾ ਸੀ ਚਾਚੇ ਨੇ ਓਹਦੇ ਜਵਾਈ ਮੁਸ਼ਤਾਫ ਨੂੰ ਚਾਰ ਮਰਬੇ ਜਮੀਨ ਦਿਤੀ ਹੈ ਪਰ ਉਹ ਗਯਾ ਨਹੀਂ ਰਾਤ ਬਾਹਰਾ ਵਜੇ ਗੁਰਮੇਲ ਨੇ ਕਰਾੜੇ ਮਾਰਦੀਆਂ ਨੀਂਦਰ ਅੰਦਰ ਵੇਖਿਆ ਉਹ ਉਠਿਆ ਓਹਨੇ ਖੜਕ ਸਿੰਗ ਨੂੰ ਜਗਾਇਆ ਤੇ ਦੋਵੇ ਹਵੇਲੀ ਤੋਂ ਬਾਰ ਨਿਕਲ ਆਏ ਉਹ ਤਬੇਲੇ ਵੱਲ ਜਾ ਰਹੇ ਸਨ ਚੜਦੇ ਪਾਸੇ ਰੱਤ ਚੰਨ ਭੋਰ ਰਿਹਾ ਸੀ ਤਬੇਲੇ ਚੋ ਗਿਦੜਾਂ ਦੀ ਅਵਾਜਾ ਆ ਰਹਿਹਾ ਸਨ ਉਹ ਦੋਵੇ ਬੇਲੇ ਵੱਲ ਤੁਰ ਪਏ ਤਾਮੋਪਤਨ ਓਹਨਾ ਦੇ ਖੱਬੇ ਪਾਸੇ ਸੀ ਚਿੰਪੂਰ ਸਜੇ ਪਾਸੇ ਪਿੱਛੇ ਠਾਕੁਪੁਰ ਦੀ ਅੱਧੀ ਬੇਲਾ ਬ੍ਰਿਤਾ ਤੇ ਰਾਵੀ ਦਾ ਪਾਣੀ ਰੱਤੀ ਚੰਨ ਦੀ ਰੱਤੀ ਚਾਨਣੀ ਚ ਚਲਦਾ ਰਾਵੀ ਨਾ ਬੇਲਾ ਲੰਘ ਕੇ ਜਦ ਚਾਚਾ ਰੇਤੇ ਚ ਵੜਿਆ ਉਸ ਦੇ ਬੂਟ ਰੇਤ ਚ ਧਸਣ ਲੱਗ ਪਾਏ, ਤੂੰ ਹੁਣ ਗੁਰਮੇਲ ਸੇਯੋ ਵਾਪਸ ਪਰਤ ਜਾ, ਚਾਚਾ ਬੋਲਿਆ ਰਾਵੀ ਦੇ ਪਾਣੀ ਤਕ ਤੈਨੂੰ ਛੱਡ ਆਵਾ ਚੌਧਰੀ ਮੋਹੰਮਦ ਸ਼ਫ਼

ਹੋ ਸਕਦਾ ਮੁਸਤਾਖ ਨੇ ਦਸਿਆ ਹੋਵੇ, ਚਾਚਾ ਇੰਝ ਬੋਲ ਰਿਹਾ ਸੀ ਜਿਵੇ ਆਪਣੇ ਆਪ ਨਾਲ ਗਲਾ ਕਰ ਰਿਹਾ ਹੋਵੇ ਰਾਵੀ ਦਾ ਪਾਣੀ ਆ ਗਯਾ ਏ ਤੂੰ ਹੁਣ ਜਾ, ਬੜੀ ਮੇਹਰਬਾਨੀ ਗਰਮੇਲ ਸਿੰਘ ਜੀ, ਕਦੀ ਮੇਹਰਬਾਨੀ ਖੜਾਕ ਸੇਹਾ ਮੈਂ ਤਾ ਤੇਰੇ ਨਾਲ ਆਪਣੇ ਕਮ ਵਾਸਤੇ ਆਯਾ, ਉਹ ਕਿ? ਚਾਚਾ ਗੁਰਮਿਰ ਪਲਟਿਆ ਤੇ ਪੁੱਛਿਆ, ਤੂੰ ਮੇਰਾ ਭਰਾ ਗੁਰਮੀਤ ਮਾਰਿਆ ਸੀ ਮੈਂ ਓਹਦਾ ਬਦਲਾ ਲੈਣ ਆਯਾ ਚਾਚਾ ਹਸਿਆ ਪਰ ਪੂਰਾ ਨਹੀਂ ਓਹਦਾ ਹੇਠ ਦੱਬ ਵਲ ਵਧਿਆ ਰਾਹ ਚ ਰੁਕ ਗਿਆ ਚਾਚਾ ਹਾਸਿਆਂ ਪਰ ਪੂਰਾ ਨਹੀਂ ਓਦਾਂ ਹੱਥ ਡੱਬ ਵੱਲ ਵਧਿਆ, ਪਰ ਰਾਹ ਚ ਰੁਕ ਗਯਾ, ਗੁਰਮੇਲ ਦੇ ਪਿਸਤੌਲ ਦੀਆ ਤਿੰਨ ਗੋਲੀਆਂ ਓਹਦੇ ਸੀਨੇ ਚ ਵਾਜਿਆਂ ਤੇ ਉਹ ਦੋਰਾ ਹੋਕੇ ਰਾਵੀ ਦੇ ਚਲਦੇ ਪਾਣੀ ਚ ਡਿਗ ਗਯਾ, ਗੁਰਮਿਲ ਨੇ ਸੋਨੇ ਅਰਗੇ ਸੁਚੇ ਤੀਲੇ ਦੀ ਬਣੀ ਹੋਈ ਜੁਤੀ ਤਾਰ ਲਈ ਲਹੂ ਰੰਗੇ ਗਰਮ ਤੇਹੋਤੇ ਪਾਣੀ ਚ ਵੜ੍ਹਿਆ, ਤੇ ਚਾਚੇ ਦੀ ਲਾਸ ਕਸੀਟ ਕੇ ਵਗਦੇ ਪਾਣੀ ਚ ਕੱਢ ਦਿੱਤੀ ਪਰ ਇਹ ਕਮ ਕਰਨ ਤੋਂ ਪਹਿਲਾ ਓਹਨੇ ਚਾਚੇ ਦੀ jacket ਉਤਾਰ ਲਈ ਲਾਸ ਪਾਣੀ ਚ ਰੋੜੀ ਪਾਏ ਗਯੀ ਗੁਰਮਿਲ ਰੁੜਦੀ ਲਾਸ ਨੂੰ ਵੇਖਿਆ jacket ਦੀਆ ਜੇਬ੍ਹਾ ਟੋਹਿਆ ਇਕ passport ਕੁਝ ਸਿੱਕੇ ਤੇ ਇਕ ਲੱਖ ਰੁਪਏ ਨਿਕਲੇ ਓਹਨੇ ਇਕ ਲੱਖ ਆਪਣੇ ਬੁਝੇ ਚ ਪਾਏ jacket ਦੀ ਜੇਬ ਚ passport ਰੱਖਿਆ ਤੇ jacket ਉਤਾਰ ਕੇ ਰੇਹੜੀ ਲਾਸ਼ ਕੋਲ ਬਗਾਯੀ ਜੁੱਤੀ ਪਾਈ ਤੇ ਰੇਤ ਉਤੇ ਥੁੱਕ ਕੇ ਪਿਛੋੜ ਪਰਤ ਗਿਆ ਗੁਰਮੇਲ ਦੀ ਅੱਖ ਖੁਲ ਗਈ ਓਹਦੇ ਕਰਾੜੇ ਬੰਦ ਹੋ ਗਏ ਤੇ ਉਹ ਸੋਚੀ ਪੈ ਗਯਾ, ਪਰ ਉਹ ਜ਼ਿਆਦਾ ਨਾ ਸੋਚ ਸਕਿਆ ਚਾਚਾ ਸਾਹਮਣੇ ਪਲੰਗ ਤੇ ਸੁਤਾ ਪਿਆ ਸੀ ਗੁਰਮੇਲ ਦਾ ਜ਼ਹਿਨ ਘਾਉ ਮਾਉ ਸੀ ਰਾਵੀ ਦੇ ਪਾਣੀ ਚ ਚਾਚੇ ਸਫ਼ੀਰ ਦੀ ਲੋਤ ਰੁੜ੍ਹੀ ਨਹੀਂ ਸੀ ਪਈ, ਸਫ਼ੀਰ ਓਹਦੇ ਸਾਮਣੇ ਨਿਸਚਿੰਤ ਸੁਤਾ ਹੋਇਆ ਸੀ ਗੁਰਮੇਲ ਉਠਿਆ ਕੱਪੜੇ ਠੀਕ ਕੀਤੇ, ਪਗੜੀ ਨੂੰ ਦੋਵਾਂ ਹੱਥਾਂ ਨਾਲ ਚੁੱਕ ਕ ਸਰ ਤੇ ਰੱਖਿਆ ਡਾਢੀ ਤੇ ਮੁੱਛਾਂ ਤੇ ਹੱਥ ਫੇਰ ਕੇ ਤੇ ਚਾਚੇ ਨੂੰ ਜਗਾਣ ਲੱਗ ਪੀਯਾ ਓਹਦਾ ਜਿਹਨ ਸਾਫ ਹੋ ਗਯਾ ਓਹਨੂੰ ਆਤਮ ਵਿਸ਼ਵਾਸ ਸੀ ਪਕਾ ਯਕੀਨ ਸੀ ਵੀ ਉਹ ਸਾਫ਼ੀਏ ਨੂੰ ਕਤਲ ਕਰੇਗਾ ਦੂਜੀ ਵਾਰ ਇਕ ਵਾਰ ਓਹਨੂੰ ਸੁਪਨੇ ਚ ਮੁਕਾ ਚੁੱਕਾ ਸੀ ਠਾਕੁਰ ਪੁਰ ਦੀ ਜੁ ਤਾਪ ਕੇ ਤਬੇਲੇ ਵੜ ਹਰ ਪਾਸੇ ਚੁੱਪ ਚਾਂਦ ਸੀ ਕਦੇ ਕਦੇ ਦੂਰੋਂ ਕੋਈ ਕੁਤਾ ਤੇ ਗਿਦੜ ਬੋਲਦਾ ਸੀ ਖਾਮੋਸ਼ੀ ਦੀ ਕਾਲੀ ਚਾਦਰ ਪਾਟ ਜਾਂਦੀ ਜੰਗਲ ਮੁਕ ਗਯਾ ਸ਼ੁਰੂ ਹੋ ਗਯਾ ਫਿਰ ਦੀ ਠੰਡੀ ਠਾਰ੍ਹ ਰੇਤ ਤੇ ਰਾਵੀ ਦੇ ਗੱਲਾਂ ਗੱਲਾਂ ਪਾਣੀ ਚਚਮਕਣ ਲਗ ਪਾਏ ਦੂਰ ਚੈਨ ਭੋਰ ਰਿਹਾ ਸੀ ਸੋਨੇ ਦਾ ਰੱਤੀ ਚਾਨਣੀ, ਸ਼ੋਰ ਤੇ ਲਾਸ਼ੋਰ, ਇੱਕ ਮਿੱਕ ਹੋ ਗਏ ਸਨ, ਤੂੰ ਹੁਣ ਵਾਪ੍ਸ ਪਰਤ ਜਾ ਗੁਰਮੇਲ ਸਿਯਾ, ਚਾਚੇ ਨੇ ਚਲਦੇ ਚਲਦੇ ਆਖਿਆ ਮੈਂ ਹੁਣ ਪਾਣੀ ਲੱਗ ਕੇ ਆਪਣੇ ਦੇਸ ਚਲਾ ਜਾਵਾਂ ਜਾ ਪਾਕਿਸਤਾਨ ਮੇਰਾ ਦੇਸ ਏ ਤੇ ਮੇਰਾ ਨਾਮ ਹੈ ਤੇ ਮੇਰਾ ਨਾਮ ਖੜਕ ਸਿੰਘ ਨਹੀਂ ਮੋਹੰਮਦ ਸਫ਼ੀਰ ਏ, ਤੇਰਾ ਅਸਲੀ ਨਾਮ ਮੈਨੂੰ ਮੇਰੀ ਧੀ ਨੇ ਦਸ ਦਿੱਤੋ ਸੀ ਤੂੰ ਮੇਰਾ ਭਰਾ ਗੁਰਮਿਲ ਦਾ ਕਤਲ ਹੈ ਚਾਚਾ ਫਿਕਰ ਸੁਨ ਕੇ ਇੰਜ ਪਲਟਿਆ ਜਿਵੇ ਓਹਨੂੰ ਲੜਿਆ ਹੋਵੇ ਓਹਦੇ ਹੇਠ ਚ ਪਿਸਤੌਲ ਸੀ ਪਰ ਗੁਰਮੇਲ ਨੇ ਅੱਖ ਦੇ ਫੁਲਕਾਰੇ ਚ ਪਹਿਲੇ fire ਗੋਲੀ ਚਾਚੇ ਦੇ ਘਬੀ ਦੀ ਵੀਣੀ ਨੂੰ ਚੱਟਦੀ ਹੋਈ ਲੰਗ ਗਯੀ ਨਾਲੇ ਗੁਰਮਿਲ ਦਾ ਸੱਜਾ ਹੱਥ ਲਹੂ ਨਾਲ ਰਤਾ ਹੋ ਗਯਾ ਓਹਦਾ ਪਿਸਤੌਲ ਰੇਤ ਚ ਨਾਲਿ ਭਾਰ ਡਿਗਯਾ ਗੁਰਮੇਲ ਸਿੰਘ ਜੀ ਵਾਪਸ ਪਰਤ ਜਾ ਮੇਰੇ ਪਿਸਤੌਲ ਚ ਹਜੇ ਵੀ ਬਹੁਤ ਗੋਲੀਆਂ ਨੇ, ਮੈਂ ਤੈਨੂੰ ਤੇਰੀ ਧੀ ਸਦਕੇ ਛੱਡੀਆ, ਉਹ ਮੇਰੋ ਨੂੰਹ ਜੋ ਹੋਇ ਚਾਚੇ ਨੇ ਪਿਸਤੌਲ ਵਾਲਾ ਉਲਰਿਆ ਹੋਇਆ ਹੱਥ ਥਲੇ ਕਰ ਲਿਆ ਚੈਨ ਉਤਾ ਆ ਗਯਾ ਸੀ ਤੇ ਦੋ ਬੰਦੇ ਇਕ ਦੂਜੇ ਵੱਲ ਕੰਧ ਕਰਕੇ ਆਪਣੇਂ ਆਪਣੇ ਦੇਸ਼ ਜਾ ਰਹੇ ਸਨ ਚੁੱਪ ਚਾਪ ਗੁਰਮੇਲ ਤੇ ਸਾਹਮਣੇ ਬੇਲਾ ਸੀ ਤੇ ਸ਼ਾਹਫੀ ਦੇ ਸਾਹਮਣੇ ਰਾਵੀ ਦਾ ਚਾਨਣੀ ਚਮਕ ਦਾ ਪਾਣੀ ਸ਼ੀਰ ਲਾਂਗ ਕਤੀ

ਮਨੁੱਖੀ ਤੇ ਉੱਚੀ ਲੰਮੀ ਘਾਂ ਦਾ ਜਨਰਲ ਬਾਰਹ ਸੂਰਜ ਚਾੜਨ ਤੋਂ ਪਹਿਲਾ ਮੈਂ ਪਿੰਡ ਹੋਵਾਂਗਾ ਆਪਣੇ ਘਰ ਹੋਵਾਂਗਾ ਘੁਬਰਾ ਕਰਮ ਤੇ ਵਸ਼ੀਰਾ ਰੂਪੋ, ਕਰਤਾਰੋ ਤੇ ਗੁਰਮੇਲ ਪਿੱਛੇ ਰਹਿ ਗਏ ਸਨ ਉਹ ਰੇਤ ਤੇ ਤੁਰ ਪਿਆ ਨੰਗੇ ਪੈਰੀ, ਰੇਤ ਬਰਫ ਵਾਂਗ ਠੰਡੀ ਸੀ ਫੇਰ ਓਹਨੇ ਓਹਦੇ ਸੀਨੇ ਚ ਅੱਗ ਦਾ ਗੋਲਾ ਉਤਰਿਆ, ਅੱਖਾਂ ਚ ਚੰਗਿਆੜੀ ਹਮਕੀ, ਸਰ ਦੀਆ ਮੋਰੀਆਂ ਚ ਗੋਲੀਆਂ ਚਲਣ ਦੀਆ ਆਵਾਜ਼ ਤੜਫਿਆ, ਤੇ ਓਹਦੀਆਂ ਲੱਤਾਂ ਕੰਬਣ ਲਗ ਪਾਇਆ ਗੋਡਿਆਂ ਗਿਟਿਆਂ ਕਤਰਾ ਕਤਰਾ ਹੋਕੇ ਢਲਣ ਲਗ ਪਿਆ ਤੇ ਉਹ ਆਪਣੇ ਆਪ ਨੂੰ ਸੰਭਾਲਦਾ ਸੰਭਾਲਦਾ ਪਿਛਾੜ ਖਾਕੇ ਡਿਗਿਆ ਤੇ ਪਾਣੀ ਨਾਲ ਰੋੜੀਆਂ

ਹੈਲੋ ਜੀ ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਆਪਣਾ ਹਰਪ੍ਰੀਤ ਸਿੰਘ। ਅੱਜ ਆਪਾ ਗੱਲਾਂ ਕਰਾਂਗੇ, ਉਹ ਵੀ ਆਪਣੇ ਬਾਰੇ। ਆਪਣੀ habits ਬਾਰੇ। ਆਪਾ ਕਹਿ ਦਿਨੇ ਆ ਨਾ ਵੀ ਆਪਾ ਫਲਾਣੇ ਨੂੰ ਬਦਲਦਾਂਗੇ। ਆਪਾ ਪੂਰੀ ਦੁਨੀਆਂ ਬਦਲ ਦਾਂਗੇ, ਨਾ। ਸਭ ਤੋਂ ਔਖਾ ਏ ਵੀਰੇ ਆਪਣੇ ਆਪ ਨੂੰ ਬਦਲਣਾ, ਆਪਣੀ habits ਨੂੰ ਬਦਲਣਾ। ਸਭ ਤੋਂ ਔਖਾ ਕੰਮ ਏ ਵੀਰੇ, ਸਭ ਤੋਂ ਔਖਾ। ਬਣਾ ਕੇ ਰੱਖਣਾ, ਆਪਾ ਕਹਿ ਦਿਨੇ ਆ ਆਪਣੇ-ਆਪ ਨੂੰ। ਮੈਂ ਕਹਿਣਾ ਦੁਨੀਆ ਨੂੰ ਛੱਡੋ, ਜੇ ਬੰਦਾ ਆਪਣੇ-ਆਪ ਨੂੰ ਸੁਧਾਰ ਲੇ, ਆਪਣੇ-ਆਪ ਨੂੰ ਕਰ ਲਏ ਨਾ ਸਹੀ, ਤਾਂ ਉਹਦੇ ਵਰਗੀ ਰੀਸ ਨੀ ਕੋਈ। ਆਪਾ ਕਹਿ ਦਿਨੇ ਆ ਫਲਾਣਾ ਕਿੰਨਾ ਘੈਂਟ ਆ।

ਤੁਸੀਂ ਕਦੇ ਆਪਣੇ-ਆਪ ਨੂੰ ਦੇਖੋ, ਜਿੰਦਗੀ ਆਪਣੇ-ਆਪ ਨਾਲ ਹੈ ਬਰੋ। ਆਪਣੇ-ਆਪ ਨੂੰ ਦੇਖੋਗੇ ਨਾ ਜਦੋਂ ਉਦੋਂ ਤੁਹਾਨੂੰ ਪਤਾ ਲਗੂਗਾ, ਕੀ ਆ life ਕਿਵੇਂ life enjoy ਕਰਨੀ ਆ। ਕਦੇ ਵੀ ਦੂਜੇ ਨੂੰ ਨਾ ਦੇਖੋ, ਦੂਜੇ ਕੀ ਨੇ ਯਾਰ, ਦੂਜੇ ਤੁਸੀਂ ਕਹੋ I am the best only for me. ਤੁਸੀਂ ਓ ਹੋਰ ਕੋਈ ਨਹੀਂ ਆ। ਤੁਸੀਂ ਦੂਜਿਆਂ ਨੂੰ ਨਾ ਦੇਖੋ। ਜੇ ਕੋਈ handicap ਆ, handicap ਕੀ ਸੋਚਦਾ, ਆ ਦੇਖੀ ਬਾਬੇ ਯਾਰ ਮੈਂ ਤਾਂ ਆਏ ਆ। ਹਨਾ ਦੇਖੀ ਯਾਰ ਉਹ ਕਿੰਨਾ ਠੀਕ ਆ ਹਨਾ। ਸ਼ਾਇਦ ਮੈਂ ਵੀ ਠੀਕ ਹੁੰਦਾ, ਜਿਵੇਂ ਕੋਈ ਲੰਗੜਾ ਲਾ ਲਓ, ਜਾਂ ਜਿਵੇਂ ਕਿਸੇ ਦਾ ਕੁਛ ਵੀ ਖਰਾਬ ਆ। ਜਾਂ ਕਿਸੇ ਨੂੰ ਕੋਈ problem ਆ, ਵੀ ਮੈਂ ਜੇ ਠੀਕ ਹੁੰਦਾ, ਮੈਂ ਆਹ ਕਰ ਦਿੰਦਾ। ਯਾਰ ਤੂੰ ਇਹ ਦੇਖ ਰੱਬ ਨੇ ਤੈਨੂੰ ਤੁਰਦਾ ਫਿਰਦਾ ਰੱਖਿਆ। ਤੂੰ ਸਿਰਫ ਲੰਗੜਾ, ਜਿਹੜੇ ਤੁਰ ਨਹੀਂ ਸਕਦੇ, ਉਹ ਦੇਖ ਤੂੰ। ਥੱਲੇ ਆ ਬਿਲਕੁਲ ਵਿਚਾਰੇ, ਉਹ ਰੁੜਦੇ ਫਿਰਦੇ ਆ, ਮੰਗਦੇ ਫਿਰਦੇ ਆ ਲੋਕਾਂ ਤੋਂ। ਤੇਰੀ ਤਾਂ ਰੱਬ ਨੇ ਫਿਰ ਵੀ ਹਲਕੀ ਜਿਹੀ ਲੱਤ ਥੱਲੇ ਰੱਖੀ ਆ। ਰੱਬ ਨੂੰ ਕਹਿ ਚਲ ਵਧੀਆ, ਮੈਂ ਤੁਰ ਰਿਹਾਂ। ਆਪਣਾ ਕੰਮ ਕਰ ਸਕਦਾ, ਬੋਲ ਸਕਦਾ, ਮੈਂ ਤੁਰ ਫਿਰ ਰਿਹਾਂ। ਆਪਣੀ family ਦੇ ਵਿੱਚ ਆ ਮੈਂ। ਤੂੰ ਆਪਣੇ-ਆਪ ਨੂੰ ਸੋਚ। ਆਪਣੇ-ਆਪ ਨੂੰ ਪਰਖੋ, ਆਪਣੇ-ਆਪ ਨੂੰ ਦੇਖੋ। ਆਏ ਨਾ ਦੇਖੋ ਵੀ ਦੂਆ ਆਏ ਆ, ਨਾ, ਕਦੇ ਵੀ ਦੇਖਣਾ ਹਮੇਸ਼ਾ ਆਪਣੇ-ਆਪ ਨੂੰ ਦੇਖੋ ਕਿਉਂਕਿ ਦੂਜਾ ਬੰਦਾ ਕੀ ਆ, ਦੂਜਾ ਬੰਦਾ ਕੁਛ ਨਹੀਂ ਆ। ਦੂਜਾ ਬੰਦਾ ਸਿਰਫ, ਜੇ ਦੱਸਾ ਨਾ ਤੁਹਾਨੂੰ, ਉਹ ਸਿਰਫ demotivate ਕਰ ਸਕਦਾ। motivate ਕਰਨ ਵਾਲੇ ਬਹੁਤ ਘੱਟ ਲੋਕ ਹੁੰਦੇ ਨੇ, ਬਹੁਤ ਜਿਆਦਾ ਘੱਟ। motivation ਆਪਣੇ-ਆਪ ਚ ਆਪ ਪੈਦਾ ਕਰੀ ਦੀ ਹੁੰਦੀ। ਦੂਜਾ ਬੰਦਾ ਕਦੇ ਵੀ ਤੁਹਾਡੇ ਚ motivation ਨਹੀਂ ਪੈਦਾ ਕਰ ਸਕਦਾ, ਇਸ ਗੱਲ ਦਾ ਧਿਆਨ ਰੱਖ ਲਿਓ। ਦੂਜਾ ਬੰਦਾ ਤੁਹਾਨੂੰ ਕਦੇ ਵੀ motivate ਨਹੀਂ ਕਰ ਸਕਦਾ, ਕਦੇ ਵੀ ਨਹੀਂ। ਤੁਸੀਂ motivate ਕਿਵੇਂ ਹੋਣਾ, ਆਪਣੇ-ਆਪ ਨਾਲ ਹੋਣਾ। ਆਪਣਾ confidence ਆਪ ਲੈ ਕੇ ਆਣਾ ਵੀ ਯਾਰ ਫਿਰ ਕੀ ਹੋ ਗਿਆ ਜੇ ਮੈਂ ਇਵੇਂ ਆ, but ਮੈਂ ਦੂਜਿਆਂ ਨਾਲੋਂ ਸਹੀ ਆ। ਦੂਜੇ ਕਿਹੜੇ ਜਿਹੜੇ ਮੇਰੇ ਨਾਲੋਂ ਥੱਲੇ ਨੇ। ਕਹਿ ਦਿੰਦੇ ਨੇ ਮੇਰੇ ਕੋਲ ਕਾਰ ਨੀ ਹੈਗੀ। ਫਿਰ ਕੀ ਹੋ ਗਿਆ ਤੇਰੇ ਕੋਲ ਕਾਰ ਨੀ ਹੈਗੀ, ਤੇਰੇ ਕੋਲ ਬਾਈਕ ਹੈਗੀ ਆ ਨਾ, ਜਿਹਨਾਂ ਕੋਲ ਬਾਈਕ ਵੀ ਨੀ ਹੈਗੀ, ਉਹ ਦੇਖ। ਇਹ ਵੀ ਤਾਂ ਦੇਖ ਨਾ। ਬਾਈਕ ਵਾਲੇ, ਤੁਸੀਂ ਸੋਚਦੇ ਆ ਯਾਰ ਮੇਰੇ ਕੋਲ ਸਾਈਕਲ ਆ। ਮੇਰੇ ਕੋਲ ਬਾਈਕ ਨੀ ਹੈਗੀ। ਫਿਰ ਕੀ ਹੋ ਗਿਆ ਤੇਰੇ ਕੋਲ ਸਾਈਕਲ ਆ, ਤੂੰ ਇਹ ਵੀ ਦੇਖ। ਇਵੇਂ ਦੀ positivity ਲੈ ਕੇ ਆਓ ਆਪਣੇ ਅੰਦਰ। ਆਏ ਨਾ ਲੈ ਕੇ ਆਓ, ਮੇਰੇ ਕੋਲ ਉਹ ਚੀਜ ਨੀ ਹੈਗੀ। ਆਏ ਸੋਚੋ, ਮੇਰੇ ਕੋਲ ਆਹ ਐ। ਇਹ ਚੀਜ ਹੋਰਾਂ ਕੋਲ ਨੀ ਹੈਗੀ, ਇਹ ਮੇਰੇ ਕੋਲ ਆ। ਤੁਸੀਂ ਇਹ ਦੇਖੋ। ਕਿੰਨੇ ਹਜਾਰਾਂ ਬੱਚੇ ਨੇ ਜਾਂ ਉਦਾਂ ਨੇ।

ਦੂਜੇ ਦੀ ਥਾਲੀ ਚ ਲੱਡੂ ਆ ਨਾ ਉਹ ਹਮੇਸ਼ਾ ਵੱਡਾ ਲੱਗਦਾ, ਹਮੇਸ਼ਾ ਵੱਡਾ ਲੱਗਦਾ। ਕਿਉਂ, ਕਿਉਂਕਿ ਉਹ ਥਾਲੀ ਆਪਾ ਨੂੰ ਦਿਖ ਰਹੀ ਆ। ਆਪਾ ਨੂੰ ਆਪਣੀ ਥਾਲੀ ਨੀ ਦਿਖਦੀ, ਆਪਾ ਥੱਲੇ ਨੀ ਦੇਖਣਾ, ਆਪਾ ਸਾਹਮਣੇ ਦੇਖ ਰਹੇ ਆ। ਵੀ ਹਾਂ ਯਾਰ ਉਹ ਦੇਖ। ਕੀ ਚੀਜ ਆ, ਉਹ ਘੈਂਟ ਆ। ਉਹ ਮੇਰੇ ਕੋਲ ਹੋਣੀ ਚਾਹੀਦੀ ਸੀ, ਮੇਰੀ ਉਹਦੇ ਕੋਲ ਹੋਣੀ ਚਾਹੀਦੀ ਸੀ। ਯਾਰ ਜੋ ਥੋਨੂੰ ਦਿੱਤਾ, ਉਹ ਤੁਹਾਡੇ ਵਾਸਤੇ better ਆ, ਕੀ ਪਤਾ, ਮੇਰੀ ਗੱਲ ਸੁਣੋ, ਤੁਹਾਡੇ ਕੋਲ ਕਾਰ ਨੀ ਹੈਗੀ। ਤੁਸੀਂ ਰੋ ਰਹੇ ਓ ਯਾਰ ਮੇਰੇ ਕੋਲ ਕਾਰ ਨੀ ਹੈਗੀ, ਮੇਰੇ ਕੋਲ ਕਾਰ ਨੀ ਹਨਾ। ਮੇਰੇ ਕੋਲ ਕਾਰ ਹੁੰਦੀ। ਮੈਂ ਇੱਥੇ ਘੁੰਮ ਕੇ ਆਉਂਦਾ, ਉਥੇ ਘੁੰਮ ਕੇ ਆਉਂਦਾ। ਮੈਂ ਯੇ ਕਰੂੰਗਾ, ਮੈਂ ਵੋ ਕਰੂੰਗਾ, ਹਨਾ। ਆਏ ਦੇਖੋ ਜੀ ਕਿਸੇ stage ਤੇ ਜਿਹਦੇ ਕੋਲ ਕਾਰ ਆ, ਉਹਦਾ accident ਹੋਜੇ ਤੇ ਥੋਡੀਆਂ ਅੱਖਾਂ ਮੁਹਰੇ ਹੋਵੇ। ਫਿਰ ਤੁਸੀਂ ਕੀ ਸੋਚੋਗੇ, ਸ਼ੁੱਕਰ ਆ ਬਾਬੇ ਮੇਰੇ ਕੋਲ ਕਾਰ ਨੀ ਸੀਗੀ। ਹਨਾ ਅੱਗੇ ਚਾਰ ਗੱਡੀਆਂ ਦਾ accident ਹੋ ਗਿਆ, ਜੇ ਮੇਰੇ ਕੋਲ ਇੱਕ ਹੁੰਦੀ ਮੈਂ ਵੀ ਵਿੱਚ ਵੱਜਦਾ ਜਾ ਕੇ। ਮੇਰੇ ਕੋਲ ਮੋਟਰਸਾਈਕਲ ਸੀ, ਮੈਂ ਕੱਚੇ ਲਾਹ ਲਿਆ, ਵਧੀਆ ਰਹਿ ਗਿਆ, ਬਚ ਗਿਆ। ਇਹ ਗੱਲ ਵੀ ਸੋਚੋ ਨਾ। positive thing ਸੋਚਦੇ ਓ, bad ਵੀ ਸੋਚੋ। ਹਮੇਸ਼ਾ positive ਨਾ ਸੋਚੋ। ਸਾਈਕਲ ਆਲੇ ਸੋਚਦੇ ਨੇ ਬਾਈਕ ਨੀ ਹੈਗੀ। ਅੱਗੇ ਵੱਜਿਆ ਕੋਈ, ਮੈਂ ਕਹਿੰਨਾ ਗਿਰਿਆ ਖੜ੍ਹਾ, ਤੁਹਾਡੀ ਬਾਈਕ ਤੇਜ ਆ, ਤੁਹਾਡੇ ਤੋਂ ਬਰੇਕਾਂ ਲੱਗੀਆਂ ਨੀ, slip ਹੋ ਕੇ ਵਿੱਚ ਵੱਜੇ, ਚਲ। ਲੱਤ ਟੁੱਟ ਗਈ, ਅਗਲਾ ਕਹੂ ਹਾਏ ਯਾਰ ਆਹ ਕੀ ਹੋ ਗਿਆ। ਅਗਲਾ ਕਹੂਗਾ ਸ਼ੁਕਰ ਆ ਮੇਰੇ ਕੋਲ ਬਾਈਕ ਨੀ ਸੀਗੀ, ਮੇਰੇ ਕੋਲ ਸਾਈਕਲ ਸੀਗਾ। ਵੀ ਹੌਲੀ ਚੱਲਦਾ, ਨਾ accident ਦਾ ਡਰ, ਨਾ ਕੋਈ ਹੋਰ। ਚਲ ਸਭ ਤੋਂ ਵਧੀਆ। ਇਹ ਚੀਜ ਦੇਖੋ। ਹਾਂ ਜਿਹੜੇ ਔਦੂ ਵੀ ਹੇਠਾਂ ਨੇ, ਜਿਹੜੇ ਕੁਛ ਕਰ ਨੀ ਸਕਦੇ। ਨਾ family support ਆ, ਨਾ financially ਠੀਕ ਨੇ ਅਗਲੇ। ਪੈਸਾ ਨੀ ਹੈਗਾ ਜੇਬ ਚ, ਓ ਆਏ ਦੇਖੋ, ਜੇ ਸਾਈਕਲ ਆਲਾ ਕੋਈ ਉਹਨੂੰ ਫੇਟ ਮਾਰ ਗਿਆ। ਸੋਚੋ। ਸੋਚਣ ਆਲੀ ਗੱਲ ਆ। ਤੁਸੀਂ ਤਾਂ ਬਚ ਗਏ, ਤੁਹਾਡੇ ਕੋਲ ਸਾਈਕਲ ਨੀ ਸੀਗਾ, ਤੁਸੀਂ ਬਚ ਗਏ। ਤੁਸੀਂ ਕਹਿ ਰਹੇ ਸੀ, ਮੇਰੇ ਕੋਲ ਸਾਈਕਲ ਹੋਵੇ। ਇਹ ਚੀਜ ਦੇਖੋ ਨਾ। positivity ਲੈ ਕੇ ਆਓ ਆਪਣੇ ਅੰਦਰ। ਹਮੇਸ਼ਾ ਆਏ ਨਾ ਸੋਚੋ ਵੀ ਹਾਂ ਯਾਰ ਫਲਾਨਾ ਇਵੇਂ ਆ। ਫਲਾਨਾ ਇੰਨਾ ਸੋਹਣਾ, ਦੇਖ ਯਾਰ। ਉਹਦਾ ਰੰਗ ਕਿੰਨਾ ਸਾਫ ਆ। ਉਹਦੇ ਨਾਲ ਆਏ ਕਰਕੇ ਉਹ ਕੁੜੀ ਗੱਲ ਕਰਦੀ ਆ, ਹਨਾ। ਉਹ ਐਵੇ ਆ, ਉਹਨੂੰ ਸਾਰੇ respect ਦਿੰਦੇ ਨੇ। ਇਹ ਕਰਦੇ ਨੇ। ਯਾਰ ਕਿਸੀ ਦੀ respect ਤੋਂ ਕੀ ਲੈਣਾ। ਤੁਸੀਂ ਆਪਣੀ respect ਆਪ ਕਰੋ। ਸਗੋਂ ਜੇ ਤੁਸੀਂ ਆਪਣੀ respect ਹੀ ਨਹੀਂ ਕਰ ਸਕਦੇ, ਤੁਸੀਂ ਦੂਜੇ ਦੀ respect ਤੋਂ ਕੀ ਲੈਣਾ। ਦੂਜਿਆਂ ਦੀ respect ਦੀ value ਨਹੀਂ ਹੁੰਦੀ ਇੰਨੀ, ਜਿੰਨੀ ਆਪਣੀ ਆਪ respect ਕਰੂਗਾ ਨਾ ਜਿੰਨੀ।

ਸਿੱਧੀ ਜੀ ਗੱਲ ਆ। life ਚ ਅੱਜ-ਕੱਲ੍ਹ ਇਹੀ ਚੱਲ ਰਿਹਾ। ਇਹੀ ਹੈ ਸੱਚ, ਸੱਚ ਵੀ ਇਹੀ ਹੈ ਦੇਖੋ। ਠੀਕ ਹੈ ਨਾ, ਹਾਂ ਥੋਡੇ ਕੋਲ ਚਾਰ ਪੈਸੇ ਨੇ। ਤੁਸੀਂ ਸ਼ਾਹ ਹੋ। ਸਾਰੇ ਤੁਹਾਨੂੰ ਜੀ ਜੀ ਕਰਦੇ ਫਿਰਨੇ, ਹਾਂ ਬਈ ਬਾਈ ਜੀ, ਸ਼ਾਹ ਜੀ, ਬਾਈ ਜੀ, ਸ਼ਾਹ ਜੀ। ਕਿਵੇਂ ਓ ਠੀਕ ਓ। ਮੈਂ ਕਹਿਣਾ ਨਾ ਥੋਨੂੰ ਰੋਟੀ ਮੂੰਹ ਤੱਕ ਪਾਉਣ ਤੇ ਜਾਉਗਾ। ਥੋਨੂੰ ਆਏ ਕਹੂਗਾ, ਰੋਟੀ ਦੀ ਬੁਰਕੀ ਵੀ ਨਾ ਤੋੜੋ।

ਨਹੀਂ ਹਾਂ ਯਾਰ ਬਈ, ਐਵੇਂ ਹੀ ਹੁੰਦਾ ਹੁੰਦਾ। ਮੈਂ ਮੰਨਦਾ ਪੈਸੇ ਬਿਨਾਂ ਕੁਛ ਨੀ ਹੈਗਾ but ਪੈਸੇ ਬਿਨਾਂ ਵੀ ਬਹੁਤ ਕੁਛ ਆ। ਠੀਕ ਆ ਨਾ। ਆਪਣੇ-ਆਪ ਚ positive ਰਹੋ। ਆਪਣੇ-ਆਪ ਨੂੰ ਵੀ ਦਿਖਾਓ। ਵੀ ਮੈਂ ਹਾਂ। ਮੈਂ ਕਿਸੇ ਤੋਂ ਘੱਟ ਨਹੀਂ ਆ। ਜੇ ਤੇਰੇ ਕੋਲ ਉਹ ਚੀਜ ਆ, ਫਿਰ ਕੀ ਹੋ ਗਿਆ, ਮੇਰੇ ਕੋਲ ਨਹੀਂ ਹੈਗੀ, ਆ ਜੂਗੀ। ਰੱਬ ਦਉਗਾ, ਆਉਗੀ, ਮਿਹਨਤ ਕਰਦੇ ਆ। ਲੈ ਲਾਗੇ। ਫਿਰ ਕੀ ਆ। ਠੀਕ ਆ ਨਾ। ਆਏ ਰੱਖੋ। ਆਏ ਨਾ ਰੱਖੋ ਵੀ ਸਾਡੇ ਕੋਲ ਤਾਂ ਆਉਣੀ ਈ ਨੀ। ਆਏ ਨਾ ਸੋਚੋ। ਆਏ ਸੋਚੋ, ਮਿਹਨਤ ਕਰਦੇ ਆ, ਲੈ ਲਾਗੇ, ਕਿੱਡੀ ਕੁ ਗੱਲ ਆ। ਗੱਡੀ ਈ ਆ ਕਿਹੜਾ ਜਹਾਜ ਹੋ ਗਿਆ, ਲੈ ਨਹੀਂ ਸਕਦੇ। ਸਭ ਕੁਛ ਲੈ ਸਕਦੇ ਆ ਆਪਾ, ਦੇਖੋ ਬਾਈ ਜੀ, ਇਹੋ ਜੀ ਕੋਈ ਗੱਲ ਨਹੀਂ ਹੈਗੀ। ਯਾਰ ਦਲਜੀਤ ਦੁਸਾਂਝ ਦੇਖੋ ਤੁਸੀਂ। ਸਿੱਧੀ ਜੀ ਗੱਲ ਦੱਸਾ। ਦਲਜੀਤ ਦੁਸਾਂਝ ਕੀ ਸੀਗਾ। ਤੇ ਕਿੱਥੇ ਹੈ। ਠੀਕ ਆ ਨਾ। ਉਹਨੇ ਆਪਣਾ culture ਵੀ ਸਾਂਭਿਆ। ਸਾਰਾ ਕੁਛ ਕਰਿਆ ਤੇ ਬੰਦਾ ਦੇਖੋ ਅੱਜ ਕਿੱਥੇ ਆ। ਕਿੱਥੋਂ ਤੁਰਿਆ ਸੀ, ਕਿੱਥੇ ਪਹੁੰਚਿਆ। ਕਿੰਨੇ ਉਹਨੂੰ bad comment ਆਏ ਸੀਗੇ। ਕਿੰਨਾ ਉਹਨੂੰ demotivate ਕੀਤਾ, ਤੂੰ ਕੀ ਆ। ਤੇਰੇ ਕੋਲ ਨਾ ਸੁਰ ਆ, ਨਾ ਤਾਲ ਆ, ਤੂੰ ਯੇ ਏ, ਵੋ ਨਹੀਂ। ਪਰ ਉਹਦੇ ਚ confidence ਸੀਗਾ। confidence level ਚ best ਚੀਜ ਹੈ ਜਿਹੜੀ confidence ਜੇ ਤੁਹਾਡੇ ਚ ਚ confidence ਨਹੀਂ ਹੈਗਾ, ਤਾਂ ਤੁਸੀਂ ਆਪਣੇ-ਆਪ ਚ ਕੁਛ ਨਹੀਂ ਹੈਗੇ, ਭਾਵੇਂ ਤੁਹਾਡੇ ਕੋਲ ਜਿਹੜਾ ਮਰਜੀ ਗੁਣ ਹੋਵੇ। ਚਾਹੇ ਤੁਹਾਡੇ ਕੋਲ ਉਹ ਗੁਣ ਹੋਵੇ, ਜਿਹੜਾ ਸਾਰੀ ਦੁਨੀਆ ਕੋਲ ਨਾ ਹੋਵੇ, ਫਿਰ ਵੀ ਉਹ ਗੁਣ ਦਾ ਫਾਇਦਾ ਨਹੀਂ ਹੈਗਾ। ਆਪਣੇ-ਆਪ ਨੂੰ ਦੇਖੋ ਤੁਹਾਡੇ ਅੰਦਰ ਕੀ special ਆ। ਕਿਉਂਕਿ ਕੋਈ ਬੰਦਾ ਫਾਲਤੂ ਨਹੀਂ ਹੈਗਾ। ਹਰੇਕ ਦੇ ਅੰਦਰ ਕੋਈ ਨਾ ਕੋਈ specialist ਹੈ। ਕੋਈ ਨਾ ਚੀਜ ਇਹੋ ਜੀ ਆ, ਗੁਣ ਏਹੋ ਜਾ, ਬਈ ਹਾਂ।

ਠੀਕ ਆ ਨਾ, ਸਭ ਤੋਂ best ਤੁਸੀਂ ਓ। ਤੋਥੇ ਤੋਂ ਇਲਾਵਾ ਕੋਈ ਵੀ ਨੀ ਹੈਗਾ ਇਸ ਟੈਮ ਚ। ਇਹ ਗੱਲ ਨੂੰ ਧਿਆਨ ਚ ਰੱਖਿਓ। ਕੀ ਗੱਲ। ਰੱਬ ਨੇ ਜਿਹਨੇ ਤੁਹਾਨੂੰ ਧਰਤੀ ਤੇ ਲਿਆ ਤਾਂ, ਉਹ ਤੁਹਾਨੂੰ ਕੁਛ ਬਨਾਉਗਾ ਨਹੀਂ, ਯਾਰ ਹੱਦ ਹੋ ਗਈ। ਹੁਣ ਤਕਦੀਰ ਲਿਖੀ ਹੋਈ ਆ। ok ਮੇਰਾ ਨਾਂ ਪ੍ਰਿਯੰਕਾ ਤੇ ਮੈਂ ਖਾਡੂਏ ਪਿੰਡ ਤੋਂ ਹਾਂ। ਅੱਜ ਮੈਂ ਥੋਨੂੰ corona virus ਦੇ ਬਾਰੇ ਦਸ਼ਨ ਜਾ ਰਹੀ ਆ ਵੈਸ਼ਵਿਕ ਮਹਾਮਾਰੀ ਦਾ ਅਰਥ। ਮਹਾਮਾਰੀ ਦਾ ਅਰਥ ਇੱਕ ਅਜੇਹੀ ਆਫ਼ਤ ਹੈ। ਜੋ ਕਿ ਲੱਗਭਗ ਸਾਰੇ ਹੀ ਪਾਸੇ ਫੈਲ ਰਹੀ ਹੈ corona virus ਇਕ ਅਜੇਹੀ ਭਿਆਨਕ ਬਿਮਾਰੀ ਅਮ ਮਹਾਮਾਰੀ ਹੈ। ਜੋ ਕਿ ਲਗਭਗ ਸਾਰੇ ਹੀ ਵਿਸ਼ਵ ਨੂੰ ਬੁਰੀ ਤਰਹ ਪ੍ਰਭਾਵਿਤ ਕਰ ਰਹੀ ਹੈ। ਅਤੇ ਸਾਰੇ ਅਨੇਕਾਂ ਅਬ ਅਨੇਕਾਂ ਹੀ ਆਰਥਿਕਤਾ ਨੂੰ ਵੱਡੀ ਸੱਟ ਮਾਰ ਰਹੀ ਹੈ। ਜਿਸ ਕਾਰਨ ਬਹੁਤ ਸਾਰੀਆਂ ਮੁਸ਼ਕਿਲਾ ਪੈਦਾ ਹੋ ਰਹੀਆਂ ਹਨ ਅਤੇ covid nineteen ਨੂੰ ਵੈਸ਼ਵਿਕ ਮਹਾਮਾਰੀ ਐਲਾਨਿਆ ਗਿਆ ਹੈ। covid nineteen ਇਕ ਸ਼ੁਰੂਆਤ ਤੇ ਆਮਆਮਤਾਰਾ ਹੈ। ਜਿਸ ਦੀ ਸ਼ੁਰੂਆਤ ਸ਼ਹਿਰ ਤੋਂ ਹੋਇ ਹੈ। ਸਬ ਤੋਂ ਪਹਿਲਾ ਇਹ corona virus ਮਰੀ ਅਹ corona virus ਮਰੀਜਾਂ ਜਿਵੇ ਕਿ ਪਸ਼ੂ ਪੰਛੀਆਂ ਅਤੇ ਮੀਟ ਮਾਸ ਦੀ ਇਕ ਵੱਡੀ market ਹੈ ਕਿਹਾ ਜਾਂਦਾ ਹੈ। ਕਿ corona virus ਤੋਂ ਹੀ ਸੰਕ੍ਰਮਿਤ ਹੈ ਇਸ ਨਾਲ ਮਾਸ ਖਾਣ ਕਰਕੇ ਕਿਸਇਨਸ਼ਾਨਾ ਵਿਚ ਆਇਆ ਹੈ ਦੁਨੀਆਂ ਭਰ ਦੇ ਵਿਚ ਫੈਲ ਗਿਆ ਹੈ। ਕੁਝ ਲੋਕਾਂ ਦਾ ਕਹਿਣਾ ਹੈ। ਕਿ ਇਹ virus ਸ਼ਹਿਰ ਦੀ ਇਕ lab ਤੋਂ ਫੈਲਾ ਹੈ। ਜਿਥੇ ਇਸ virus ਦੀ ਖੋਜ ਰਹੀ ਹੈ। ਅਤੇ corona virus ਦੇ ਕਾਰਨ ਬਹੁਤ ਸਾਰੀ ਦੁਨੀਆਂ ਮਰ ਰਹੀ ਹੈ corona virus ਦੇ ਵਿਚ ਬਹੁਤ ਸਾਰੇ ਇਵਇਹ ਧਾਰਨਾ ਹੈ। ਇਹ ਬੋਹਤ ਸਾਰੀਆਂ ਦੀ ਇਹ ਧਾਰਨਾ ਹੈ ਜਿਵੇ ਕਿ ਚੀਨ ਦੇ ਮਹਾਮਾਰੀ ਸੱਚ ਬਾਰੇ ਦੁਨੀਆਂ ਨੂੰ ਸਾਨੂੰ ਸ਼ੁਰੂ ਤੋਂ ਜਾਣਕਾਰੀ ਦਿਤੀ ਸਗੋਂ ਬਿਮਾਰੀ ਦੇ ਸੱਚ ਨੂੰ ਛੁਪਾ ਲਿਆ ਹੈ। ਜੇਕਰ ਇਸ਼ ਬਿਮਾਰੀ ਦਾ ਸੱਚ ਦੁਨੀਆਂ ਦੇ ਸਮਣੇ ਆ ਜਾਂਦਾ ਹੈ।

ਪਰਬਾਵਿਤ ਹੋਣ ਵਾਲੇ ਦੇਸ਼ਾਂ ਤੋਂ ਅਮਰੀਕਾ ਵਾਲੇ ਪਹਿਲੇ number ਤੇ ਆ ਰਹੇ ਹਨ। ਅਜਿਹੀ ਇਕ ਮਹਾਮਾਰੀ control ਬਾਹਰ ਤੋਂ ਹੋ ਗਈ ਹੈ ਜਿਸ਼ ਕਾਰਨ ਬਹੁਤ ਸਾਰੇ ਲੋਕ। ਬੋਹਤ ਸਾਰੀ ਗਿਣਤੀ ਦੇ ਵਿਚ ਮਰ ਰਹੇ ਹਨ। ਭਾਰਤ ਵਿਚ ਵੀ ਇਸਦਾ ਬਹੁਤ ਸਾਰਾ ਭਾਰਤ ਵਿਚ ਵੀ ਇਸ ਦਾ ਬਹੁਤ ਸਾਰਾ ਬਹੁ ਅਮ ਬਹੁਤ ਸਾਰਾ ਮਹਾਮਾਰੀ ਕਾਰਨ ਲੱਖਾਂ ਹੀ ਲੋਕ ਮਰ ਰਹੇ ਹਨ। ਅਤੇ ਲੋਕਾਂ ਦੀ ਗਿਣਤੀ ਘਟਦੀ ਦੀ ਜਾ ਰਹੀ ਹੈ। ਭਾਰਤ ਵਿਚ ਇਹ ਬਿਮਾਰੀ ਠੀਕ ਹੋਣ ਵਾਲੇ ਲੋਕਾਂ ਦੀ ਪਰਿਸ਼ਦ ਦਰ ਨੱਬੇ percent ਤੋਂ ਉਪਰ ਪਹੁੰਚ ਗਈ ਹੈ। ਭਾਰਤ ਵਿਚ ਬਹੁਤ ਸਾਰੇ ਨਜਰ ਆਏ ਇਹ ਮਹਾਮਾਰੀ lockdown ਲਗਾਨਾ ਪਿਆ। ਜਿਸ ਕਾਰਨ ਬੋਹਤ ਸਾਰੀ ਗਤੀਵਿਦਿਆਂ ਕਾਰਨ ਲੋਕਾਂ ਨੂੰ ਘਰਾਂ ਦੇ ਵਿੱਚ ਬੰਦ ਹੋ ਕੇ ਰਹਿਣਾ ਪਿਆ। ਜਿਵੇ ਕੇ ਅਹ ਇਸਦੇ ਕਾਰਨ ਬੋਹਤ ਸਾਰੇ ਕਾਰਖਾਨੇ ਬੰਦ ਹੋ ਗਏ ਹਨ। ਜਿਵੇ school ਦਫ਼ਤਰ college ਦੁਕਾਨਾਂ ਰੇਲ ਬੱਸਾਂ ਅਹ ਰੇਲਗੱਡੀਆਂ ਬੱਸਾਂ ਅਤੇ ਬੋਹਤ ਸਾਰੀਆਂ ਅਹ ਬੋਹਤ ਸਾਰੀਆਂ ਬੋਹਤ ਸਾਰੇ ਸਾਧਨ ਹਨ। ਜੋ ਕੇ ਬੰਦ ਹੋ ਗਏ ਹਨ ਇਥੋਂ ਤਕ ਕੇ ਧਾਰਮਿਕ ਸਥਾਨ ਵੀ ਬੰਦ ਕੀਤੇ ਗਏ ਹਨ। ਮਹਾਮਾਰੀ ਦੇ ਕਾਰਨ ਲੱਖਾਂ ਲੋਕਾ ਦੇ ਰੁਜਗਾਰ ਬੋਹਤ ਰੁਜਗਾਰ ਖਤਮ ਹੋ ਗਏ ਹਨ ਤੇ ਲੋਕ ਬੇਰੁਜਗਾਰ ਹੋ ਗਏ ਹਨ। ਨੌਕਰੀਆਂ ਕਾਰਨ ਵਾਲੇ ਲੋਕ ਲੋਕ ਵੇਹਲੇ ਹੋ ਗਏ ਹਨ। ਹੋਲੀ-ਹੋਲੀ ਗਤਿਵਿਧਿਆਂ ਸ਼ੁਰੂ ਹੋ ਗਈਆਂ ਹਨ। ਤੇ covid nineteen ਦੀ ਦੂਜੀ ਪਬੰਦੀ ਅਹ ਮੁੜ ਪਾਬੰਦੀਆਂ ਲਗੋਨੀਆ ਪਾਇਆ ਬੋਹਤ ਸਾਰੇ ਦੇਸ਼ਾਂ ਦੇ ਵਿੱਚ ਭਾਰੀ ਨੁਕਸਾਨ ਹੋਇਆ। ਇਹ ਦੇਸ਼ਾਂ ਨਾਲ ਪਹਿਲੀ ਸਥਿਤੀ ਬਹਾਲ ਤੋਂ ਕਾਫੀ ਸਮਾਂ ਲੱਗਿਆ। ਆਰਥਿਕ ਖੇਤਰ ਚ ਦਖਾਈ ਦਿਤੇ। ਸਮਾਜਿਕ ਖੇਤਰ ਦੇ ਵਿਚ ਵੀ ਇਸਦਾ ਬੋਹਤ ਜਿਆਦਾ ਭਰਭਾਵ ਪਿਆ ਵਿਆਹ ਸ਼ਾਦੀਆਂ ਅਤੇ ਖੁਸ਼ੀ ਦੇ ਮੌਕਿਆਂ ਤੇ ਇਕੱਠੇ ਹੋਣ ਵਾਲੇ ਲੋਕਾਂ ਦੀ ਗਿਣਤੀ ਬਹੁਤੀ ਜਿਆਦਾ ਸੀਮਿਤ ਕਰ ਦਿਤੀ ਗਈ। ਜਿਵੇ ਪਵੰਦੀਆਂ ਕਾਰਨ ਰਾਜਨੀਤਿਕ ਧਾਰਮਿਕ ਇਕੱਠਾ ਤੇ ਵੀ ਲਗਾਇਆ ਗਈਆਂ। ਕੋਰੋਨਾਂ virus ਦੇ ਵਿੱਚ ਅਹ ਬੋਹਤ ਸਾਰੇ corona virus ਦੇ ਇਲਾਜ ਲਈ ਇਕ vaccine ਵੀ ਤਿਆਰ ਕੀਤੀ ਗਈ। ਅਹ ਤਿਆਰ ਕੀਤੀ ਗਈ ਅਤੇ ਇਸਦੇ ਬੋਹਤ ਸਾਰੇ ਸੁਜਾਅ ਦਿਤੇ ਗਏ ਸਨ। ਆਪਣੇ ਹੱਥਾਂ ਨੂੰ ਸਾਬਣ ਨਾਲ ਵਾਰ -ਵਾਰ ਧੋਣਾ ਚਾਹੀਦਾ ਹੈ ਤਾ ਕਿਕੀਟਾਣੂਆਂ ਤੋਂ ਰਾਹਤ ਹੋ ਸਕੀਏ। sanitizer ਨਾਲ ਸਾਫ ਕਰ ਕੇ ਹੱਥਾਂ ਨੂੰ

ਸਾਨੂੰ ਇੱਕ ਦੂਜੇ ਤੋਂ ਦੋ ਗਜ ਦੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ. ਖੰਗਨ ਸਮੇ ਮੂੰਹ ਤੇ ਰੁਮਾਲ ਰੱਖਣਾ ਚਾਹੀਦਾ ਹੈ ਤੇ ਬੀਮਾਬਿਮਾਰੀ ਤਾ ਕਿ ਜੇ ਬਿਮਾਰੀਆ ਉਹ ਦੁਦੂਸਰੇ ਤਕ ਉਹ ਅਹ ਸੰਕ੍ਰਪਨ ਨਾ ਹੋ ਸਕੇ corona virus ਵਿਅਕਤੀ ਦੇ ਸੰਪਰਕ ਵਿਚ ਓਣ ਆਲੇ ਵਿਅਕਤੀਆਂ ਨੂੰ ਚੋਦਹ ਦਿਨ ਤਕ ਅਲੱਗ ਰਹਿਣਾ ਪੈਂਦਾ ਹੈ ਅਤੇ ਇਸਦੇ ਨਾਲ। ਦਿਖਾਇ ਦੇਣ ਵਾਲੀ corona test ਕੁਰਬਾਣਾ ਬਹੁਤ ਹੀ ਜ਼ਿਆਦਾ ਜਰੂਰੀ ਕਰ ਦਿਤਾ ਹੈ ਬਚਾ ਲਈ ਸਾਨੂ ਸ਼ਰੀਰ ਵਿਚ ਹੀ ਇਸ ਬਿਮਾਰੀ ਨਾਲ ਲੜਨ ਦੀ ਸ਼ਕਤੀ ਪੈਦਾ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ ਇਸ ਦਾ ਹੈ ਤੇ ਅਜੇਹੀ ਖੁਰਾਕ ਲਈਏ ਜੋ ਸਾਡੇ ਸ਼ਰੀਰ ਲਈ ਅਹ ਜੋ ਸਾਡੇ ਸ਼ਰੀਰ ਦੇ ਲਈ ਬਹੁਤ ਜ਼ਿਆਦਾ ਵਧਿਆ ਹੋਵੇ ਅਤੇ ਅਸੀਂ ਇਸ ਬਿਮਾਰੀ ਨਾਲ ਲੜ ਸਕੀਏ ਬੁਜ਼ੁਰਗਾਂ। ਤੇ ਪਹਿਲਾ ਹੀ ਬਹੁਤ ਗਮਗੰਬੀਰ ਬਿਮਾਰੀਆਂ ਦੇ ਸ਼ਿਕਾਰ ਵਿਅਕਤੀਆਂ ਨੂੰ ਤਾਂ ਆਪਣੇ ਆਪ ਨੂੰ ਵੀ ਮਹਾਮਾਰੀ ਤੋਂ ਪੂਰੀ ਤਰ੍ਹਾਂ ਬਚਾਕੇ ਰੱਖਣਾ ਚਾਹੀਦਾ ਹੈ ਬਚਾਕੇ ਅਹ ਇਹੀ ਮਹਾਮਾਰੀ ਤੋਂ ਬਚਾ ਵਿਚ ਇਸਦਾ ਦਾ ਇਲਾਜ ਹੈ ਕੇ ਇਹ ਅਹ corona virus ਦੇ ਲਈ ਇਕ ਵੈਸ਼ਵਿਕ ਮਹਾਮਾਰੀ ਹੈ ਸੰਸਾਰਭਰ ਚ ਕਰੋੜਾਂ ਦੀ ਗਿਣਤੀ ਚ। ਲੋਕ corona ਸੰਕਰਮਣ ਦਾ ਸ਼ਿਕਾਰ ਹੋਏ ਹਨ ਅਨੇਕਾਂ ਦੇਸ਼ਾਂ ਦੇ ਵਿਚ ਲੋਕਾਂ ਦੀਆਂ ਜਾਨਾ ਗਈਆਂ ਹਨ ਮਹਾਮਾਰੀ ਨੇ ਸੰਸਾਰ ਦੇ ਬਹੁਤ ਸਾਰੇ ਆਰਥਿਕ ਸਤਿਥੀ ਤੇ।

ਅਮ ਮਨੁੱਖ ਦੇ ਜੀਵਨ ਚ ਬਹੁਤ ਜ਼ਿਆਦਾ ਤਬਦੀਲੀਆਂ ਓੰਦਿਆਂ ਹਨ ਅਤੇ ਓਹੋ ਆਪਣਾ ਜੀਵਨ ਚੰਗੀ ਤਰ੍ਹਾਂ ਵੀ ਅਹ ਜੀ ਨਹੀਂ ਜੀ ਨਹੀਂ। ਸਕਦਾ ਸੀ corona vaccine ਦੇ ਉਪਲਵਧ ਹੋਣ ਨਾਲ ਆਪਣੇ ਆਪ ਨੂੰ ਇਹ ਮਹਾਮਾਰੀ ਤੋਂ ਬਚਾਇਆ ਜਾ ਸਕਦਾ ਹੈ ਅਤੇ corona ਸਮ੍ਰਤਿਕ ਦੇ ਵਿਚ ਅਲੱਗ-ਅਲੱਗ। ਚੋਦਾ ਦਿਨ ਤਕ ਉਸਨੂੰ ਇੱਕ ਅਲੱਗ ਜਗ੍ਹਾ ਤੇ ਰੱਖਿਆ ਜਾਂਦਾ ਹੈ। ਇਹ ਲਹਿਰ ਮੁੜ ਪਾਬੰਦੀਆਂ ਲਾਗੋਨੀਆ ਪਾਇਆ।